ਕੀ ਹੋਇਆ

ਅੱਛਾ

ਵਧੀਆ ਹਮ ਕੀ ਕਰਨ ਡਈ ਸੀ ਕੁਛ ਨੀ ਅੰਦਰ ਬੈਠੀ ਆ ਤੁਹਾਡੇ ਧੁੱਪ ਚੜੀ ਐ ਹਾਂ ਕਿਓ ਤੁਹਾਡੇ ਨੀ ਚੜੀ ਨਾ ਹਨੇਰੀ ਚੱਲਣ ਡਈ ਸਵੇਰ ਦੀ ਹੈਂ ਬੱਦਲ ਹੋਇਆ ਵਾ

ਸਾਡੇ ਤੇ ਧੁੱਪ ਲੱਗੀ ਐ ਇੰਨੀ ਗਰਮੀ ਨੀ ਪੈਣ ਡਈ ਕਿਤੇ ਕੱਲ ਪਰਸੋਂ ਬਰਫ਼ ਪਈ ਸੀ ਗੜੇ ਪਏ ਸੀ ਤਾਇਓ ਤੇ ਹੋਰ ਵਧੀਆ ਸਾਡੇ ਨਾ ਮੈਨੂੰ ਕਹਿੰਦੀ ਖੁਸੀ ਨੂੰ ਕਹਿ ਮੈਨੂੰ ਫੋਨ ਕਰਲਿਆ ਕਰ ਕਦੀ, ਮੈਂ ਕਿਹਾ ਠੀਕ ਆ ਹੋਰ ਸੁਣਾ ਹੈਲੋ ਨੀ ਅਹ ਹੈਂ ਮੈਂ ਕਿਹਾ ਸੰਜਨਾ ਕਹਿੰਦੀ ਰੁਸ਼ੀ ਨੂੰ ਕਹਿ ਫ਼ੋਨ ਕਰਲਿਆ ਕਰ ਕਦੀ ਕਦੀ ਹੈਂ ਹੈਲੋ ਹੈਲੋ ਕਰਲਿਆ ਕਰ ਹਾਂ ਹਾਂ ਹੈਲੋ

ਮੈਂ ਕਿਹਾ ਫੇਸਬੁੱਕ ਤੋਂ ਕਰਲਿਆ ਕਰ ਕਦੀ ਕਦੀ

ਆਹੋ ਹੋਰ

ਮੈਂ ਚਰਚ ਜਾਣਾ ਈ ਓ ਤੇ ਡੈਡੀ ਹੁਣੀ ਹਜੇ ਆਏ ਨੀ ਐ ਮੈਂ ਪਿੰਡ ਵਾਲੇ ਜਾਣਾ ਓਹ ਖਣੀ ਗਏ ਆ ਹਾਂ ਬੀਬੀ ਦੁਕਾਨ ਤੇ ਆ ਕੀ ਕਹਿਣ ਡਈ ਨੀ ਹੈਂ ਏਹ ਕੀ ਹੁੰਦਾ ਐ ਪਿੱਛੇ

ਨੀ ਹੈਲੋ ਹਾਂ ਹਾਂ

ਮੈਂ ਆਖਣ ਡਈ ਕੀ ਪਿੱਛੇ ਹੋਣ ਡਿਆ ਐ ਐਤਵਾਰ ਨੀ ਚਰਚ ਲੱਗੇ ਆ ਹੋਰ ਠੀਕ ਐ ਤੂੰ ਸੁਣਾ ਪ੍ਰਿੰਸ ਹੋਣੀ ਡਏ ਸੀ ਥੋਨੁ ਯਾਦ ਕਰਨ ਕੱਲ ਆਹੋ ਆਹੋ ਵਿਸ਼ਾਲ ਵੀਰ ਘਰ ਕੁੜੀ ਹੋਈ ਐ ਨਾ ਵੇਖੀ ਬੜੀ ਸੋਹਣੀ ਐ ਨਾ

ਪ੍ਰਿੰਸ ਦਾ ਆਹੋ ਮੈਂ ਤਾਂ ਓਥੇ ਵੇਖੀ ਸੀ ਹਮ ਹੋਰ ਅੱਛਾ, ਮੈਨੂੰ ਸਗੋਂ ਸੰਜਨਾ ਕਹਿਣ ਡਈ ਸੀ ਕਹਿੰਦੀ ਅੰਮ੍ਰਿਤਸਰ ਘੁਮਣ ਚੱਲੀਏ

ਨਹੀਂ ਓਹਨੂੰ ਨੀ ਨਾਲ਼ ਲੈਣ ਨਹੀਂ ਓਏ ਯਾਰ ਓਹ ਤੇ ਸਾਡਾ ਸਹਾਰਾ ਵਾ

ਲੈ ਆਹ ਤੇ ਕੰਟੀਨ ਚੀਜ਼ੀ ਖਵਾਦੁਗੀ ਕਿ

ਅਮ ਚੰਗਾ ਹੋਰ

ਓ ਤਾਂ ਓਦੋਂ ਕਹਿੰਦੀ ਹੀ, ਕਹਿੰਦੀ ਮੈਂ ਸ੍ਵੈਦੁਸ਼ੀ ਨੂੰ ਮਿਲਣਾ, ਮਹਾਂ ਮਿਲਾਵਾਂਗੀ ਕੋਈ ਨਾ ਹਮ, ਐ ਤਾਂ ਮੈਂ ਓਨੁ ਕਹਿਣ ਡਈ ਮੈਂ ਕਿਹਾ ਐਤਕੀਂ ਦੁਸ਼ੀ ਆਉਣਾ ਨਾ ਜਦੋਂ ਮੈਂ ਕਿਹਾ ਤੈਨੂੰ ਦੂਸ਼ੀ ਨਾਲ਼ ਪੱਕਾ ਮਿਲਾਵਾਂਗੀ ਤੈਨੂੰ, ਕਾਹਦੀ ਉਹਦੇ ਕੋਲ ਜਲਦੀ ਆ ਐਂ ਆਹੋ ਫਿਰ ਕੀ ਆ ਜੇ ਤੂੰ ਇਕਲੋਤੀ ਤਾਂ ਹੈਗੀ ਏ, ਮੇਰੀ ਭੈਣ ਨੀ ਲੱਡੂ

ਕਾਲੂ ਨੂੰ ਨਾ ਬੁਲਾ ਦੀਏ ਓਹਨੇ ਤਾਂ ਸਿੱਧਾ ਈ ਮਨਾ ਕਰ ਦੇਣਾ ਆ, ਫੇਰ ਤਾਂ ਭੱਜ ਈ ਜਾਣਾ ਓਨੇ ਆ ਏਹ ਜਿਣਸ ਨੂੰ ਵੇਖ ਕੇ ਬੜੀ ਗੰਦੀ ਬਾਹਰ ਘੁਮੰਣ ਗਈ ਆ, ਬਾਹਰ ਗਈ ਆ ਹੁਣ ਫਿਰਨ

ਸ਼ਰਨਵੀਰ ਨਾਲ ਅੱਸ਼ਾ, ਓ ਓਦੀ ਸ਼ਰਨ ਤੇ ਨਈ ਨਈ ਸ਼ਰਨ ਦੀਦੀ ਹਮ ਵਧੀਆ ਏ ਸਗੋਂ

ਸੰਸਕਾਰੀ ਬੱਚੇ ਆ ਓ ਹੋਰ ਕੀ ਆ ਸਾਡੇ ਵਾਂਗੂ ਥੋੜੀ ਸੱਤ ਅੱਠ ਆਈਡੀਆਂ ਬਣਾਈ ਲੈਣ

ਹੋਰ ਸੁਣਾ ਹੋਰ ਠੀਕ ਆ

ਅੱਛਾ ਅੱਛਾ, ਸ਼ਰਨ ਕੋਲ ਓਹਦਾ ਪਰਸਨਲ ਫ਼ੋਨ ਆ ਨਾ ਓਦੇ ਕੋਲ ਹੈ ਨੀ ਮੰਮੀ ਦਾ ਚਲਾਉਂਦੀ ਓਹ ਮੰਮੀ ਤੇ ਡੈਡੀ ਦਾ ਚਲਾਉਂਦੀ ਆ

ਅੱਸ਼ਾ

ਬੜਾ ਹਾਸਾ ਆਇਆ ਸ਼ਰਨ ਦੀਦੀ ਨੂੰ

ਏਨੇ ਛਿੱਤਰ ਵੱਜੇ ਸੀ ਓਹਨੂੰ ਅੱਛਾ

ਅੱਸ਼ਾ ਇੱਕੋ ਈ ਆ ਵੱਡਾ ਭਰਾ ਅੱਛਾ ਅੱਛਾ ਇੱਕੋ ਏ

ਪਤਾ ਨੀ ਓ ਡਰਾਇਵਰ ਨੀ ਹੁੰਦੇ, ਓਹ ਕਰਦਾ ਐ

ਓਦਾ ਭਰਾ ਰੈਸਟੋਰੈਂਟ ਚਲਾਉਂਦਾ ਏ ਸ਼ਾਇਦ

ਹਾਂ ਹਮ ਹੋਰ